ਕੱਲ੍ਹ 30 ਜਨਵਰੀ ਹੈ ਸਾਡੇ ਪੂਜਣਯੋਗ ਬਾਪੂ ਦੀ ਬਰਸੀ ਹੈ 30 ਜਨਵਰੀ ਨੂੰ ਅਸੀਂ ਸਾਰੇ ਸਵੇਰੇ 11 ਵਜੇ 2 ਮਿੰਟ ਮੌਨ ਰੱਖ ਕੇ ਦੇਸ਼ ਲਈ ਪ੍ਰਾਣ ਤਿਆਗਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਇੱਕ ਸਮਾਜ ਦੇ ਰੂਪ ਵਿੱਚ ਇੱਕ ਦੇਸ਼ ਦੇ ਰੂਪ ਵਿੱਚ 30 ਜਨਵਰੀ 11 ਵਜੇ 2 ਮਿੰਟ ਸ਼ਰਧਾਂਜਲੀ ਇਹ ਸਹਿਜ ਸੁਭਾਅ ਬਣਨਾ ਚਾਹੀਦਾ ਹੈ 2 ਮਿੰਨ ਕਿਉਂ ਨਾ ਹੋਣ ਪਰ ਇਸ ਵਿੱਚ ਸਮੂਹਿਕਤਾ ਵੀ ਸਕੰਲਪ ਵੀ ਅਤੇ ਸ਼ਹੀਦਾਂ ਪ੍ਰਤੀ ਸ਼ਰਧਾ ਵੀ ਪ੍ਰਗਟ ਹੁੰਦੀ ਹੈ

ਇੱਕ ਤਰਫ਼ ਅਸੀਂ ਸਾਰੇ 26 ਜਨਵਰੀ ਦੇ ਉਮੰਗ ਅਤੇ ਉਤਸ਼ਾਹ ਦੀਆਂ ਖ਼ਬਰਾਂ ਤੋਂ ਅਨੰਦਿਤ ਸੀ ਤਾਂ ਉਸੀ ਸਮੇਂ ਕਸ਼ਮੀਰ ਵਿੱਚ ਸਾਡੇ ਜੋ ਸੈਨਾ ਦੇ ਜਵਾਨ ਦੇਸ਼ ਦੀ ਰੱਖਿਆ ਵਿੱਚ ਡਟੇ ਹੋਏ ਹਨ ਉਹ ਬਰਫ਼ ਡਿੱਗਣ ਅਵਾਲਾਂਚੇ ਕਾਰਨ ਵੀਰ ਗਤੀ ਨੂੰ ਪ੍ਰਾਪਤ ਹੋਏ ਮੈਂ ਇਨ੍ਹਾਂ ਸਾਰੇ ਵੀਰ ਜਵਾਨਾਂ ਨੂੰ ਆਦਰ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ ਨਮਨ ਕਰਦਾ ਹਾਂ

ਸਰ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਐਕਸਾਮਜ਼ ਦੇ ਟਾਈਮ ਤੇ ਅਕਸਰ ਅਜਿਹਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਆਂਢਗੁਆਂਢ ਵਿੱਚ ਸਾਡੀ ਸੋਸਾਇਟੀ ਵਿੱਚ ਬਹੁਤ ਹੀ ਖ਼ੌਫ਼ਨਾਕ ਅਤੇ ਡਰਾਉਣਾ ਮਾਹੌਲ ਬਣ ਜਾਂਦਾ ਹੈ ਇਸ ਕਾਰਨ ਨਾਲ ਸਟੂਡੈਂਟ ਇੰਸਪੀਰੇਸ਼ਨ ਤਾਂ ਘੱਟ ਪਰ ਡਾਊਨ ਬਹੁਤ ਹੋ ਜਾਂਦੇ ਹਨ ਤਾਂ ਮੈਂ ਤੁਹਾਨੂੰ ਇੰਨਾ ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹ ਮਾਹੌਲ ਖੁਸ਼ਨੁਮਾ ਨਹੀਂ ਹੋ ਸਕਦਾ

ਅਬਦੁਲ ਕਲਾਮ ਜੀ ਦਾ ਇੱਕ ਵੱਡਾ ਪ੍ਰੇਰਕ ਉਦਾਹਰਨ ਹੈ ਉਹ ਹਵਾਈ ਸੈਨਾ ਵਿੱਚ ਭਰਤੀ ਹੋਣ ਗਏ ਫੈਲ ਹੋ ਗਏ ਮੰਨ ਲਓ ਉਸ ਅਫਸਲਤਾ ਕਾਰਨ ਜੇਕਰ ਉਹ ਮਾਯੂਸ ਹੋ ਜਾਂਦੇ ਜ਼ਿੰਦਗੀ ਤੋਂ ਹਾਰ ਜਾਂਦੇ ਤਾਂ ਕੀ ਭਾਰਤ ਨੂੰ ਇੰਨਾ ਵੱਡਾ ਵਿਗਿਆਨਕ ਮਿਲਦਾ ਇੰਨੇ ਵੱਡੇ ਰਾਸ਼ਟਰਪਤੀ ਮਿਲਦੇ ਨਹੀਂ ਮਿਲਦੇ ਕਿਸੇ ਰਿਚਾ ਆਨੰਦ ਜੀ ਨੇ ਮੈਨੂੰ ਇੱਕ ਸੁਆਲ ਭੇਜਿਆ ਹੈ
ਅੱਜ ਦੇ ਇਸ ਦੌਰ ਵਿੱਚ ਸਿੱਖਿਆ ਦੇ ਸਾਹਮਣੇ ਜੋ ਸਭ ਤੋਂ ਵੱਡੀ ਚੁਣੌਤੀ ਦੇਖ ਪਾਉਂਦੀ ਹਾਂ ਤਾਂ ਇਹ ਕਿ ਸਿੱਖਿਆ ਪ੍ਰੀਖਿਆ ਕੇਂਦਰਿਤ ਹੋ ਕੇ ਰਹਿ ਗਈ ਹੈ ਅੰਕ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ ਇਸ ਕਾਰਨ ਮੁਕਾਬਲਾ ਤਾਂ ਬਹੁਤ ਵਧਿਆ ਹੀ ਹੈ ਨਾਲ ਹੀ ਵਿਦਿਆਰਥੀਆਂ ਵਿੱਚ ਤਣਾਅ ਵੀ ਬਹੁਤ ਵਧ ਗਿਆ ਹੈ ਤਾਂ ਸਿੱਖਿਆ ਦੀ ਇਸ ਵਰਤਮਾਨ ਦਿਸ਼ਾ ਅਤੇ ਇਸ ਦੇ ਭਵਿੱਖ ਨੂੰ ਲੈ ਕੇ ਤੁਹਾਡੇ ਵਿਚਾਰਾਂ ਤੋਂ ਜਾਣੂ ਹੋਣਾ ਚਾਹੁੰਦੀ ਹਾਂ

ਸ਼੍ਰੀਮਾਨ ਐੱਸ
ਸੁੰਦਰ ਜੀ ਨੇ ਮਾਪਿਆਂ ਦੀ ਭੂਮਿਕਾ ਦੇ ਸਬੰਧ ਵਿੱਚ ਆਪਣੀ ਭਾਵਨਾ ਪ੍ਰਗਟ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਮਾਪਿਆਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਉਨ੍ਹਾਂ ਨੇ ਅੱਗੇ ਲਿਖਿਆ ਹੈਮੇਰੀ ਮਾਂ ਪੜ੍ਹਾਈ ਲਿਖੀ ਨਹੀਂ ਸੀ ਫਿਰ ਵੀ ਉਹ ਮੇਰੇ ਕੋਲ ਬੈਠਦੀ ਸੀ ਅਤੇ ਮੈਨੂੰ ਗਣਿਤ ਦੇ ਸੁਆਲ ਹੱਲ ਕਰਨ ਲਈ ਕਹਿੰਦੀ ਸੀ ਉਹ ਉੱਤਰ ਮਿਲਾਉਂਦੀ ਅਤੇ ਇਸ ਤਰ੍ਹਾਂ ਨਾਲ ਉਹ ਮੇਰੀ ਮਦਦ ਕਰਦੀ ਸੀ ਗਲਤੀਆਂ ਠੀਕ ਕਰਦੀ ਸੀ ਮੇਰੀ ਮਾਂ ਨੇ ਦਸਵੀਂ ਦੀ ਪ੍ਰੀਖਿਆ ਪੱਸ ਨਹੀਂ ਕੀਤੀ ਪਰ ਬਿਨਾਂ ਉਸ ਦੇ ਸਹਿਯੋਗ ਤੋਂ ਮੇਰੇ ਲਈ c
ਈ ਦੇ ਐਕਸਾਮ ਪੱਸ ਕਰਨਾ ਨਾਮੁਮਕਿਨ ਸੀ

ਬਹੁਤ ਸਾਲ ਪਹਿਲਾਂ ਦੀ ਗੱਲ ਹੈ ਸਾਡੇ ਇੱਕ ਜਾਣਕਾਰ ਵਿਅਕਤੀ ਹਰਟ ਅਟੈਕ ਕਾਰਨ ਹਸਪਤਾਲ ਵਿੱਚ ਸਨ ਤਾਂ ਸਾਡੇ ਭਾਰਤ ਦੇ ਲੋਕ ਸਭਾ ਦੇ ਪਹਿਲੇ ਸਪੀਕਰ ਗਣੇਸ਼ ਦਾਦਾ ਮਾਵਲੰਕਰ ਉਨ੍ਹਾਂ ਦੇ ਪੁੱਤਰ ਪੁਰਸ਼ੋਤਮ ਮਾਵਲੰਕਰ ਉਹ ਕਦੇ m
ਪ ਵੀ ਰਹੇ ਸਨ ਉਹ ਉਨ੍ਹਾਂ ਦੀ ਤਬੀਅਤ ਦੇਖਣ ਆਏ ਮੈਂ ਉਸ ਸਮੇਂ ਮੌਜੂਦ ਸੀ ਅਤੇ ਮੈਂ ਦੇਖਿਆ ਕਿ ਉਨ੍ਹਾਂ ਨੇ ਆ ਕੇ ਉਨ੍ਹਾਂ ਦੀ ਤਬੀਅਤ ਦੇ ਸਬੰਧ ਵਿੱਚ ਇੱਕ ਵੀ ਸੁਆਲ ਨਹੀਂ ਪੁੱਛਿਆ ਬੈਠੇ ਅਤੇ ਆਉਂਦੇ ਹੀ ਉਨ੍ਹਾਂ ਨੇ ਉੱਥੋਂ ਦੀ ਕੀ ਸਥਿਤੀ ਹੈ ਬਿਮਾਰੀ ਕਿਵੇਂ ਹੈ ਕੋਈ ਗੱਲਾਂ ਨਹੀਂ ਚੁਟਕੁਲੇ ਸੁਣਾਉਣੇ ਸ਼ੁਰੂ ਕਰ ਦਿੱਤੇ ਅਤੇ ਪਹਿਲੇ ਦੋਚਾਰ ਮਿੰਟ ਵਿੱਚ ਹੀ ਅਜਿਹਾ ਮਾਹੌਲ ਉਨ੍ਹਾਂ ਨੇ ਹਲਕਾਫੁਲਕਾ ਕਰ ਦਿੱਤਾ ਇੱਕ ਪ੍ਰਕਾਰ ਨਾਲ ਬਿਮਾਰ ਵਿਅਕਤੀ ਕੋਲ ਜਾ ਕੇ ਜਿਵੇਂ ਅਸੀਂ ਬਿਮਾਰੀ ਤੋਂ ਡਰਾ ਦਿੰਦੇ ਹਾਂ ਮਾਪਿਆਂ ਨੂੰ ਮੈਂ ਕਹਿਣਾ ਚਾਹੂੰਗਾ ਕਦੇ ਕਦੇ ਅਸੀਂ ਵੀ ਬੱਚਿਆਂ ਦੇ ਨਾਲ ਅਜਿਹਾ ਹੀ ਕਰਦੇ ਹਾਂ ਕੀ ਤੁਹਾਨੂੰ ਕਦੇ ਲੱਗਿਆ ਹੈ ਕਿ ਐਕਸਾਮ ਦੇ ਦਿਨਾਂ ਵਿੱਚ ਬੱਚਿਆਂ ਨੂੰ ਹਾਸੀ ਖੁਸ਼ੀ ਦਾ ਵੀ ਮਾਹੌਲ ਦੇਈਏ ਤੁਸੀਂ ਦੇਖਿਓ ਵਾਤਾਵਰਣ ਬਦਲ ਜਾਏਗਾ
ਇੱਕ ਵੱਡਾ ਕਮਾਲ ਦਾ ਮੈਨੂੰ ਫੋਨ ਕਾਲ ਆਇਆ ਹੈ ਉਹ ਸੱਜਣ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਹਨ ਫੋਨ ਸੁਣ ਕੇ ਤੁਹਾਨੂੰ ਪਤਾ ਚਲੇਗਾ ਕਿ ਉਹ ਆਪਣਾ ਨਾਂ ਕਿਉਂ ਨਹੀਂ ਦੱਸਣਾ ਚਾਹੁੰਦੇ ਹਨ
ਨਮਸਕਾਰ ਪ੍ਰਧਾਨ ਮੰਤਰੀ ਜੀ ਮੈਂ ਆਪਣਾ ਨਾਂ ਤਾਂ ਨਹੀਂ ਦੱਸ ਸਕਦਾ ਕਿਉਂਕਿ ਮੈਂ ਕੰਮ ਹੀ ਅਜਿਹਾ ਕੀਤਾ ਸੀ ਆਪਣੇ ਬਚਪਨ ਵਿੱਚ ਮੈਂ ਬਚਪਨ ਵਿੱਚ ਇੱਕ ਵਾਰ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਲਈ ਮੈਂ ਬਹੁਤ ਤਿਆਰੀ ਕਰਨੀ ਸ਼ੁਰੂ ਕੀਤੀ ਕਿ ਮੈਂ ਕਿਵੇਂ ਨਕਲ ਕਰ ਸਕਦਾ ਹਾਂ ਉਸ ਦੇ ਤਰੀਕਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਮੇਰਾ ਬਹੁਤ ਸਾਰਾ ਟਾਈਮ ਬਰਬਾਦ ਹੋ ਗਿਆ ਉਸ ਟਾਈਮ ਵਿੱਚ ਮੈਂ ਪੜ੍ਹ ਕੇ ਵੀ ਉੱਨੇ ਹੀ ਨੰਬਰ ਲਿਆ ਸਕਦਾ ਸੀ ਜਿੰਨੇ ਮੈਂ ਨਕਲ ਕਰਨ ਲਈ ਦਿਮਾਗ ਲਗਾਉਣ ਵਿੱਚ ਖਰਚ ਕੀਤਾ ਅਤੇ ਜਦੋਂ ਮੈਂ ਨਕਲ ਕਰਕੇ ਪਾਸ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਵਿੱਚ ਪਕੜਿਆ ਵੀ ਗਿਆ ਅਤੇ ਮੇਰੇ ਕਰਨ ਮੇਰੇ ਆਸਪਾਸ ਦੇ ਕਈ ਦੋਸਤਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ

ਮੰਨ ਲਓ ਤੁਸੀਂ ਵੀ ਆਪਣੇ ਰਸਤਿਆਂ ਨੂੰ ਟੋਇਆਂ ਵਿੱਚ ਤਬਦੀਲ ਕਰ ਰਹੇ ਹੋ ਅਤੇ ਮੈਂ ਤਾਂ ਦੇਖਿਆ ਹੈ ਕੁਝ ਲੋਕ ਅਜਿਹੇ ਹੁੰਦੇ ਹਨ ਕਿ ਨਕਲ ਦੇ ਤੌਰ ਤਰੀਕੇ ਲੱਭਣ ਵਿੱਚ ਇੰਨੇ ਟੈਲੈਂਟ ਦਾ ਉਪਯੋਗ ਕਰ ਦਿੰਦੇ ਹਨ ਇੰਨੀ ਇਨਵੈਸਟਮੈਂਟ ਕਰ ਦਿੰਦੇ ਹਨ ਆਪਣੀ ਪੂਰੀ ਕ੍ਰਿਏਟੀਵਿਟੀ ਜੋ ਹੈ ਉਹ ਨਕਲ ਕਰਨ ਦੇ ਤੌਰ ਤਰੀਕਿਆਂ ਵਿੱਚ ਖਪਾ ਦਿੰਦੇ ਹਨ ਜੇਕਰ ਉਹੀ ਕ੍ਰਿਏਟੀਵਿਟੀ ਇਹੀ ਟਾਈਮ ਤੁਸੀਂ ਆਪਣੇ ਐਕਸਾਮ ਦੇ ਮੁੱਦਿਆਂ ਤੇ ਦਿੰਦੇ ਤਾਂ ਸ਼ਾਇਦ ਨਕਲ ਦੀ ਹੀ ਜ਼ਰੂਰਤ ਨਹੀਂ ਪੈਂਦੀ ਆਪਣੀ ਖੁਦ ਦੀ ਮਿਹਨਤ ਨਾਲ ਜੋ ਨਤੀਜੇ ਪ੍ਰਾਪਤ ਹੋਣਗੇ ਉਸ ਤੋਂ ਜੋ ਆਤਮ ਵਿਸ਼ਵਾਸ ਵਧੇਗਾ ਉਹ ਅਦਭੁੱਤ ਹੋਵੇਗਾ
ਇੱਕ ਫੋਨ ਕਾਲ ਆਇਆ ਹੈ
ਨਮਸਕਾਰ ਪ੍ਰਧਾਨ ਮੰਤਰੀ ਜੀ ਮਾਈ ਨਾਮੇ ਆਈਐਸ ਮੋਨਿਕਾ ਐਂਡ ਸਿੰਸ ਆਈ ਏਐਮ ਏ ਕਲਾਸ 12th ਸਟੂਡੈਂਟ ਆਈ ਵਾਂਟਡ ਟੋ ਅਸਕ ਯੂ ਏ ਕਪਲ ਓਐਫ ਕੁਐਸ਼ਨਜ਼ ਰਿਗਾਰਡਿੰਗ ਥੇ ਬੋਰਡ ਐਕਸਾਮਜ਼
ਮਾਈ ਫਰਸਟ ਕੁਐਸ਼ਨ ਆਈਐਸ ਵਾਟ ਕੈਨ ਵੇ ਡੋ ਟੋ ਰਿਡਿਊਸ ਥੇ ਸਟ੍ਰੈਸ ਥੱਟ ਬਿਲਡਜ਼ ਯੂਪੀ ਡਯੂਰਿੰਗ ਓਰ ਐਕਸਾਮਜ਼ ਐਂਡ ਮਾਈ ਸੈਕੰਡ ਕੁਐਸ਼ਨ ਆਈਐਸ ਵਾਈ ਐਕਸਾਮਜ਼ ਅੱਲ ਅਬਾਉਟ ਵਰਕ ਐਂਡ ਨੋ ਪਲੇਅ ਏਆਰਈ ਥੈਂਕ ਯੂ

ਖੈਰ ਨੌਜਵਾਨ ਦੋਸਤੋ ਤੁਸੀਂ ਪ੍ਰੀਖਿਆ ਦੀ ਤਿਆਰੀ ਵਿੱਚ ਹੋ ਅਤੇ ਮੈਂ ਤੁਹਾਨੂੰ ਮਨ ਦੀਆਂ ਗੱਲਾਂ ਵਿੱਚ ਜਕੜ ਕੇ ਬੈਠਾਂ ਹਾਂ ਹੋ ਸਕਦਾ ਹੈ ਇਹ ਅੱਜ ਦੀਆਂ ਮੇਰੀਆਂ ਗੱਲਾਂ ਵੀ ਤਾਂ ਤੁਹਾਡੇ ਲਈ ਰਿਲੈਕਸੇਸ਼ਨ ਦਾ ਤਾਂ ਕੰਮ ਕਰਨਗੀਆਂ ਹੀ ਕਰਨਗੀਆਂ ਪਰ ਮੈਂ ਨਾਲਨਾਲ ਇਹ ਵੀ ਕਹਾਂਗਾ ਮੈਂ ਜੋ ਗੱਲਾਂ ਦੱਸੀਆਂ ਹਨ ਉਸ ਨੂੰ ਵੀ ਬੋਝ ਨਹੀਂ ਬਣਨ ਦੇਣਾ ਹੋ ਸਕਦਾ ਹੈ ਤਾਂ ਕਰੋ ਨਹੀਂ ਹੋ ਸਕਦਾ ਤਾਂ ਨਾ ਕਰੋ ਨਹੀਂ ਤਾਂ ਇਹ ਵੀ ਇੱਕ ਬੋਝ ਬਣ ਜਾਏਗਾ ਤਾਂ ਜਿਵੇਂ ਮੈਂ ਤੁਹਾਡੇ ਪਰਿਵਾਰ ਦੇ ਮਾਤਾਪਿਤਾ ਨੂੰ ਬੋਝ ਨਾ ਬਣਨ ਦੀ ਸਲਾਹ ਦਿੰਦਾ ਹਾਂ ਉਹ ਮੇਰੇ ਤੇ ਵੀ ਲਾਗੂ ਹੁੰਦੀ ਹੈ ਆਪਣੇ ਸੰਕਲਪ ਨੂੰ ਯਾਦ ਕਰਦੇ ਹੋਏ ਆਪਣੇ ਤੇ ਵਿਸ਼ਵਾਸ ਰੱਖਦੇ ਹੋਏ ਪ੍ਰੀਖਿਆ ਲਈ ਜਾਓ ਮੇਰੀਆਂ ਬਹੁਤ ਸ਼ੁਭਕਾਮਨਾਵਾਂ ਹਨ ਹਰ ਕਸੌਟੀ ਤੋਂ ਪਾਰ ਉੱਤਰਨ ਲਈ ਕਸੌਟੀ ਨੂੰ ਉਤਸਵ ਬਣਾ ਦਿਓ ਫਿਰ ਕਦੇ ਕਸੌਟੀ ਕਸੌਟੀ ਹੀ ਨਹੀਂ ਲੱਗੇਗੀ ਇਸ ਮੰਤਰ ਨੂੰ ਲੈ ਕੇ ਅੱਗੇ ਵਧੋ

1 ਫਰਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਹੈ ਬਸੰਤਇਹ ਸਰਵਸ਼੍ਰੇਸ਼ਠ ਰੁੱਤ ਦੇ ਰੂਪ ਵਿੱਚ ਉਸ ਦੀ ਸਵੀਕਾਰਤਾ ਮਿਲੀ ਹੋਈ ਹੈ ਬਸੰਤਇਹ ਰੁੱਤਾਂ ਦਾ ਰਾਜਾ ਹੈ ਸਾਡੇ ਦੇਸ਼ ਵਿੱਚ ਬਸੰਤ ਪੰਚਮੀ ਸਰਸਵਤੀ ਪੂਜਾ ਦਾ ਇੱਕ ਬਹੁਤ ਵੱਡਾ ਤਿਉਹਾਰ ਹੁੰਦਾ ਹੈ ਵਿਦਿਆ ਦੀ ਅਰਾਧਨਾ ਦਾ ਅਵਸਰ ਮੰਨਿਆ ਜਾਂਦਾ ਹੈ ਇੰਨਾ ਹੀ ਨਹੀਂ ਵੀਰਾਂ ਲਈ ਪ੍ਰੇਰਨਾ ਦਾ ਵੀ ਪਰਵ ਹੁੰਦਾ ਹੈ ਮੇਰਾ ਰੰਗ ਦੇ ਬਸੰਤੀ ਚੋਲਾਇਹ ਉਹੀ ਤਾਂ ਪ੍ਰੇਰਨਾ ਹੈ ਇਸ ਬਸੰਤ ਪੰਚਮੀ ਦੇ ਪਾਵਨ ਤਿਉਹਾਰ ਤੇ ਮੇਰੀਆਂ ਦੇਸ਼ ਵਾਸੀਆਂ ਨੂੰ ਬਹੁਤਬਹੁਤ ਸ਼ੁਭਕਾਮਨਾਵਾਂ ਹਨ
ਮੇਰੇ ਪਿਆਰੇ ਦੇਸ਼ ਵਾਸੀਓ ਮਨ ਕੀ ਬਾਤ ਵਿੱਚ ਆਕਾਸ਼ਵਾਣੀ ਵੀ ਆਪਣੀ ਕਲਪਨਾਸ਼ੀਲਤਾ ਨਾਲ ਹਮੇਸ਼ਾ ਨਵੇਂ ਰੰਗ ਰੂਪ ਭਰਦਾ ਰਹਿੰਦਾ ਹੈ ਪਿਛਲੇ ਮਹੀਨੇ ਤੋਂ ਉਨ੍ਹਾਂ ਮੇਰੀ ਮਨ ਕੀ ਬਾਤ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਪ੍ਰਦੇਸ਼ਿਕ ਭਾਸ਼ਾਵਾਂ ਵਿੱਚ ਮਨ ਕੀ ਬਾਤ ਸੁਣਾਉਣੀ ਸ਼ੁਰੂ ਕੀਤੀ ਹੈ ਇਸ ਨੂੰ ਵਿਆਪਕ ਸਵੀਕਾਰਤਾ ਮਿਲੀ ਹੈ ਦੂਰਦੂਰ ਤੋਂ ਲੋਕ ਚਿੱਠੀਆਂ ਲਿਖ ਰਹੇ ਹਨ ਮੈਂ ਆਕਾਸ਼ਵਾਣੀ ਦਾ ਉਨ੍ਹਾਂ ਦੇ ਇਸ ਸਵੈ ਪ੍ਰੇਰਨਾ ਤੋਂ ਕੀਤੇ ਗਏ ਕੰਮ ਲਈ ਬਹੁਤਬਹੁਤ ਅਭਿਨੰਦਨ ਕਰਦਾ ਹਾਂ ਦੇਸ਼ ਵਾਸੀਓ ਮੈਂ ਤੁਹਾਡਾ ਵੀ ਬਹੁਤ ਅਭਿਨੰਦਨ ਕਰਦਾ ਹਾਂ ਮਨ ਕੀ ਬਾਤ ਮੈਨੂੰ ਤੁਹਾਡੇ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਅਵਸਰ ਦਿੰਦੀ ਹੈ ਬਹੁਤਬਹੁਤ ਸ਼ੁਭਕਾਮਨਾਵਾਂ ਧੰਨਵਾਦ